ਇਸੇ ਵਿੱਚ ਬਹੁਤ ਵਧੀਆ ਸਜਾਵਟ ਹੋਈ ਹੈ ਜੋ ਕਿ ਵਧੀਆ ਲੱਗ ਰਹੀ ਹੈ।

ਜਿਸਦੇ ਵਿੱਚ ਬਹੁਤ ਅੱਲਗ ਅਲੱਗ ਤਰ੍ਹਾਂ ਦਾ ਸਾਮਾਨ ਮਿਲਦਾ ਹੈ।

ਇਸ ਦੇ ਅੰਦਰ ਕੁਰਸੀਆਂ ਉੱਤੇ ਬਹੁਤ ਜਾਣਿਆਂ ਦਾ ਇਕੱਠ ਲੱਗਾ ਹੋਇਆ ਹੈ।

ਅੱਸੀ ਇੱਸ ਦੇ ਵਿਚੋਂ ਬੋਹਤ ਤਰਹਾਂ ਦੀ ਸ਼ੌਪਿੰਗ ਕਰ ਸਕਦੇ ਹਾਂ।

ਜਿਸ ਵਿਚ ਜਾ ਕੇ ਅਸੀਂ ਬਹੁਤ ਵਧੀਆ ਕੰਮ ਕਰਵਾ ਸਕਦੇ ਹਾਂ।

ਜਿਸ ਦੇ ਉੱਤੇ ਛੋਟੇ ਜਿਹੇ ਦੋ ਬੱਚੇ ਬੈਠੇ ਝੂਟੇ ਲੈ ਲਏ ਰਹੇ ਹਨ।

ਇਹ ਇੱਕ ਜਵੈਲਰੀ ਦੀ ਸ਼ੌਪ ਹੈ ਜਿੱਸ ਦੇ ਵਿੱਚ ਬਹੁਤ ਸੋਹਣੇ ਸੋਹਣੇ ਹਾਰ ਅਤੇ ਸ਼ਿੰਗਾਰ ਦਾ ਸਮਾਨ ਹੈ।

ਇਸਦੇ ਵਿੱਚ ਸੋਨੇ ਚਾਂਦੀ ਦੇ ਨਾਲ ਬਣੇ ਨੈਕਲਸ ਮਿਲਦੇ ਪਏ ਹਨ।

ਜਿਸ ਦੇ ਬਾਹਰ ਗੁਪਤਾ ਡਾਇਗਨੋਸਟਿਕ ਸੈਂਟਰ ਬਣਿਆ ਹੋਇਆ ਹੈ।

ਇਹ ਇੱਕ ਦੁਕਾਨ ਹੈ ਜਿਸ ਵਿਚ ਤੇਲ ਦਿਆਂ ਬੋਤਲਾਂ ਲਗਿਆ ਹੋਇਆਂ ਹਨ।

ਇੱਸ ਦੇ ਵਿੱਚ ਨਾਲ ਹੀ ਸ਼ੈਂਪੂ ਅਤੇ ਡੱਬੀਆਂ ਪਈਆਂ ਹੋਈਆਂ ਹਨ।

ਇਹ ਬਹੁਤ ਖਾਲ੍ਹੀ ਅਤੇ ਸੁਨਸਾਨ ਜਿਹਾ ਏਰੀਆ ਬਣਿਆ ਹੋਇਆ ਹੈ।

ਇਹ ਇੱਕ ਰੂਮ ਹੈ ਜਿਸ ਵਿੱਚ ਥੱਲੇ ਗੱਦੇ ਅਤੇ ਬੈਡ ਲੱਗੇ ਹੋਏ ਹਨ।

ਇੱਸ ਦੇ ਵਿੱਚ ਇੱਕ ਬੈਂਕ ਅਤੇ ਏ_ਟੀ_ਐਮ ਦਾ ਰੂਮ ਬਣਿਆ ਹੋਇਆ ਹੈ।